ਨਹੀਂ ਗੱਲ ਸੁਣ ਭਾਅ ਸੱਚ ਵਾਂ ਭਰਾ ਉਹਨਾਂ ਨੇ ਪਹਿਲ਼ੇ ਜ਼ੁਬਾਨ ਵੱਡ ਕੇ ਨਾ। ਤੇ ਮੁੜ ਕੇ ਛੁੱਟ ਤਾ ਹੀ ਬਾਕੀ ਪਤੀਲੇ ਚ ਛੁੱਟਤਾ ਹੀ ਗਰਮ ਪਾਣੀ ਚ।

ਗੋਲਡੀ ਕਹਿੰਦਾ ਮੈਂ ਖਾਦਾ ਹੀ। ਨਹੀਂ ਨਹੀਂ ਐਂਵੇ ਮਾਰਦਾ ਹੋਣਾ ਓਦਾਂ ਮਜਾਕ ਕਰਦਾ ਹੋਣਾ ਤੈਨੂੰ । ਵੇਖਣਾ ਤਾਂ ਸਹੀ ਹੀ ਕਿੱਦਾਂ ਦਾ ਬਣਿਆ ਇੱਕ ਵਾਰੀ ਬੰਦਾ ਚੈਕ ਤਾਂ ਕਰੇ।

ਉਹ ਆਹੋ ਸੋਨੂੰ ਭਾ ਤੈਨੂੰ ਪਤਾ ਤੇ ਹੈ ਮੈਂ ਇਹੋ ਜਿਹੇ ਕੰਮ ਨਹੀਂ ਕਰਦਾ ਮੈਂ ਹਲੇ ਦੂਜਾ ਮੀਟ ਹੈ ਜਿਹੜਾ ਮੁਰਗੇ ਦਾ ਉਹ ਨਹੀਂ ਮੈਂ ਇਂਨਾਂ ਖਾਂਦਾ ਤੇ ਇਹ ਕਿੱਥੋਂ ਖਾਣਾ ਹੀ। ਪਤਾ ਕੀ ਕਰਨ ਦਿਆ ਮੈਂ ਉਹ ਗੋਲਡੀ ਦੀ ਗੱਲ ਕਰਨ ਦਿਆ ਵਾ ਉਹ ਜਿਹੜਾ ਫਿਰਦਾ ਗਰਾਉਂਡ ਚ .

ਉਹਨਾਂ ਦੇ ਦਿਮਾਗ ਚ ਫਰਕ ਪੈ ਗਿਆ ਤੇ।

ਨਹਾਉਣ ਨੂੰ ਖਰੇ ਉਹਦਾ ਜੀਅ ਨਹੀਂ ਕਰਦਾ ਆਂਦਾ ਮੇਰੇ ਨਹਾਉਣ ਨੂੰ ਜੀਅ ਨਹੀਂ ਕਰਨ ਦਿਆ ਮੈਂ ਪੁੱਛਿਆ ਹੀ ਇੱਕ ਦਿਨ ਮੈਂ ਕਿਹਾ ਨਾਹ ਨੂਹ ਲਿਆ ਕਰ ਭਰਾ ਆਂਦਾ ਨਾ ਉਹ ਭਰਾਵਾ। ਨਾਹ ਕੇ ਉਹਨੇ ਪਾਣੀ ਖਰਾਬ ਕਰਨਾ।

ਚੱਲ ਠੀਕ ਹੈ ਆਇਆ ਹੈ ਯਾਰ ਕੋਈ ਮੈਂ ਕਰਦਾ ਬਾਅਦ ਚ। ਚੰਗਾ ਚੰਗਾ।

ਤੇ ਮੈਂ ਅੱਜ ਬਾਜ਼ਾਰ ਜਾ ਰਹੀ ਸੀ ਸ਼ਾਮ ਨੂੰ ਤੇ ਨਵੇਂ ਕੁਝ ਕੱਪੜੇ ਦੇਖਣ ਲਈ ਤੇ ਲੈ ਕੇ ਵੀ ਆਵਾਂਗੀ ਆਪਣੇ ਘਰਵਾਲੇ ਦੇ ਵੀ ਲੈ ਕੇ ਆਵਾਂਗੀ ਕੱਪੜੇ ਤੇ ਹੋਰ ਬਸ ਏਹੀ ਹੈ ਸਭ ਚੰਗਾ ਰਹਿੰਦਾ ਹੈ ਸਬ ਵਧੀਆ ਰਹਿੰਦਾ ਹੈ ਤੇ ਹੋਰ ਹੋਰ ਵੀ ਕਿਥੇ ਜਾਣਾ ਸੀਗਾ ਮੈਨੂੰ ਸ਼ਾਮ ਨੂੰ ਤੇ ਉਧਰ ਵੀ ਗੁਰਦਵਾਰੇ ਵੀ ਜਾਂਦੀ ਹੈ ਮੈਂ ਸ਼ਾਮ ਨੂੰ ਤੇ ਹਲੇ ਮੈਂ ਪਾਠ ਕੀਤਾ ਹੈ ਪਾਠ ਕਰਕੇ ਚਾਹ ਬਣਾ ਕੇ ਪੀਤੀ ਹੈ ਤਾ ਬਸ ਏਹੀ ਹੁੰਦਾ ਰਹਿੰਦਾ ਹੈ ਸਾਰਾ ਦਿਨ ਕਿਵੇਂ ਟਾਈਮ ਚਲ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ ਤੇ ਹੋਰ ਹੋਰ ਵੀ ਮੈਂ ਜਾਂਦੀ ਹਾਂ ਸ਼ਹਿਰ ਤੋਂ ਬਾਹਰ ਵੀ ਚਲੀ ਜਾਂਦੀ ਹਾਂ ਆਪਣੇ ਘਰ ਆਲੇ ਨਾਲ ਤੇ ਆਪਣੇ ਸਾਰੇ ਪਰਿਵਾਰ ਨਾਲ ਤੇ ਬੋਹੋਤ ਵਧੀਆ ਬੀਤ ਜਾਂਦਾ ਹੈ ਤੇ ਮੈਂ ਹੁਣ ਆਪਣੇ ਘਰ ਆਲੇ ਨਾਲ ਜਾਵਾਂਗੀ ਘੁੰਮਣ ਵਾਸਤੇ ਤੇ ਬੋਹੋਤ ਵਧੀਆ ਲੱਗਦਾ ਹੈ ਹੁਣੇ ਕੰਮ ਤੇ ਗਏ ਹੈ ਤੇ ਫਿਰ ਆਣਗੇ ਤੇ ਲੈ ਕੇ ਜਾਣਗੇ ਤੇ ਫਿਰ ਬਹੁਤ ਅੱਛਾ ਲੱਗਦਾ ਹੈ ਓਹਨਾ ਨਾਲ ਜਾ ਕੇ ਸਭ ਜਗ੍ਹਾ ਵਧੀਆ ਲੱਗਦਾ ਹੈਂ ਤੇ ਏਥੇ ਨਵੀਂ ਨਵੀਂ ਚੀਜਾਂ ਦੇਖਣ ਨੂੰ ਦਿੱਲ ਕਰਦਾ ਹੈਂ ਮਤ ਦੇਖ ਵੀ ਰਹੀ ਹਾਂ ਤੇ ਬੋਹੋਤ ਅੱਛਾ ਲੱਗਦਾ ਹੈ ਸਭ ਨੂੰ ਮਿਲਦੇ ਕਰਦੇ ਹਨ ਸਾਰੇ ਪ੍ਰਵਾਰ ਅੱਛਾ ਲੱਗਦਾ ਹੈ ਤੇ ਮੇਰੀ ਮੰਮੀ ਵੀ ਬਿਮਾਰ ਸੀ ਤੇ ਉਹਨਾਂ ਨੂੰ ਵੀ ਦੇਖਣ ਜਾਵਾਂਗੇ ਤੇ ਓਰ ਬਸ ਵਧੀਆ ਸਬ ਅੱਛਾ ਹੁੰਦਾਂ ਹੈਂ ਮੈਨੂੰ ਵੀ ਥੋੜ੍ਹਾ ਹਮ ਦਿਕੱਤ ਹੋ ਰਹੀ ਸੀ ਗੀ ਬੀਮਾਰ ਸੀ ਗੀ ਮੈਂ ਵੀ ਤਾ ਹੁਣ ਦਵਾਈ ਲਿੱਤੀ ਹੈਂ

ਕਦੇ ਬਿਮਾਰ ਹੋ ਜਾਂਦੇ ਹਾਂ ਕਦੇ ਠੀਕ ਹੋ ਜਾਂਦੇ ਹਾਂ ਆ ਦਵਾਈਆਂ ਵਗੈਰਾ ਚਲਦੀਆਂ ਹਨ ਤੇ ਇਹਨਾਂ ਦੀਆ ਵੀ ਇਹ ਵੀ ਬਿਮਾਰ ਹੋ ਗਏ ਸੀ ਗਏ ਮੇਰਾ ਘਰ ਆਲਾ ਵੀ ਬਿਮਾਰ ਹੋ ਗਏ ਸੀ ਗਏ ਤਾ ਹੁਣ ਠੀਕ ਨੇ ਏਹ ਵੀ ਖਾਂਸੀ ਵਗੈਰਾ ਹੁੰਦੀ ਹੈ ਮੈਂਨੂੰ ਵੀ ਨਾਲ਼ ਥੋੜੀ ਥੋੜੀ ਤਾ ਹੁਣ ਸ਼ਾਮ ਨੂੰ ਜਾਵਾਂਗੇ ਹੁਣ ਠੀਕ ਹਾਂ ਮੈਂ ਤੇ ਅਹ ਬਸ ਏਹੀ ਇਵੇ ਹੀ ਟਾਈਮ ਬਿਤ ਜਾਂਦਾ ਹੈਂ ਸਾਰਾ ਦਿਨ ਕੰਮ ਘਰ ਵਿੱਚ ਬਿਤ ਜਾਂਦਾ ਹੈਂ ਜਿਵੇ ਹੁਣ ਕੱਪੜੇ ਦੇਖ਼ ਰਹੀ ਸੀ ਗੀ ਕਿ ਪਾਵਾ ਕਿ ਕਰਾ ਬੋਹੋਤ ਅੱਛਾ ਲੱਗਦਾ ਹੈ ਮੈਨੂੰ ਨਵੇਂ ਨਵੇਂ ਕੱਪੜੇ ਲੈਣ ਦਾ

ਅਹ ਰੰਗ ਵਗੈਰਾ ਅੱਛਾ ਲੱਗਦਾ ਹੈਂ ਹਰ ਰੰਗ ਵਿਚ ਸਭ ਵਧੀਆ ਲੱਗਦਾ ਹੈਂ ਤੇ ਮੈਂ ਅਹ ਨਵੇਂ ਨਵੇਂ ਚੀਜਾਂ ਅੱਛੇ ਲੱਗਦੇ ਹਨ ਘਰ ਦਾ ਵੀ ਸਾਮਾਨ ਲੈ ਕੇ ਆਵਾਂਗੀ ਘਰ ਦਾ ਸਭ ਕੁਛ ਸਾਮਾਨ ਖ਼ਤਮ ਹੋਇਆ ਹੈ ਤੇ ਹੁਣ ਖਾਣਾ ਬਨਾਨਾ ਹੈ ਮੈਂ ਫਿਰ ਮੇਰਾ ਘਰ ਵਾਲਾ ਆ ਜਾਣਗੇ ਤੇ ਫਿਰ ਨਾਲ ਚਲਾਂਗੇ ਰਾਤ ਦਾ ਖਾਣਾ ਬਣਾ ਕੇ ਜਾਵਾਂਗੀ ਮੈਂ ਹੁਣੇ ਤੇ ਹੋਰ ਵੀ ਸਾਮਾਨ ਦੇਖਾਂਗੇ ਬਾਜ਼ਾਰ ਵਿੱਚ ਨੇੜੇ ਹੈ ਬਾਜ਼ਾਰ ਤੇ

ਤੇ ਉਹ ਨਾ ਉਹ ਬੋਹੋਤ ਅੱਛੇ ਹੈ ਬੋਹੋਤ ਅੱਛੇ ਹੈ ਬੋਹੋਤ ਜ਼ਿਆਦਾ ਹੀ ਅੱਛੇ ਹੈ ਤੇ ਓ ਵੀ ਸ਼ਾਇਦ ਕੁਝ ਲੈਣਗੇ ਤਾ ਅਹ ਸਾਰੇ ਅੱਛੇ ਹਨ ਬਾਕੀ ਬੋਹੋਤ ਸਾਰੇ ਵਧੀਆ ਹਨ ਮੇਰਾ ਇਥੇ ਬੋਹੋਤ ਦਿਲ ਲੱਗਿਆ ਹੋਇਆ ਹੈ ਤੇ ਮੈਨੂੰ ਆਪਣੇ ਘਰ ਦੀ ਬਿਲਕੁਲ ਯਾਦ ਨਹੀਂ ਆਉਂਦੀ ਆਪਣੀ ਮੰਮੀ ਦੀ ਕਿਉਕਿ ਮੇਰੇ ਇਥੇ ਹੀ ਬੋਹੋਤ ਪਰਿਵਾਰ ਅੱਛਾ ਹੈ ਤੇ ਇਸੀ ਕਰਕੇ ਬਸ ਏਹੀ ਹੁੰਦਾ ਹੈ ਤੇ ਮੈਂ ਇਕ ਵਾਰੀ ਮੇਰੀ ਮੰਮੀ ਛੋਟੇ ਹੁੰਦਿਆਂ ਕੋਲ ਹੋਰ ਬੋਹੋਤ ਜ਼ਿਆਦਾ ਸਖਤ ਸੀ ਗੀ। ਮੈਂ ਪੜ੍ਹਾਈ ਵਿਚ ਬੋਹੋਤ ਅਹ ਘੱਟ ਸੀ ਨੰਮ ਅਹ ਬੋਹੋਤ ਘੱਟ ਸੀਗੀ ਤੇ ਇਸ ਕਰਕੇ ਮੈਨੂੰ ਮਾਰ ਵੀ ਪੈਂਦੀ ਸੀ ਤੇ ਉਸ ਤੋਂ ਬਾਦ ਕਿਉਕਿ ਮੈਂ ਆਪਣੀ ਸਹੇਲੀ ਦੇ ਘਰ ਚਲੀ ਜਾਂਦੀ ਸੀ ਵਿਦਿਆਲਿਆ ਤੋਂ ਆਕੇ ਪੜ੍ਹਦੀ ਨਹੀਂ ਸੀ ਮੈਂ ਤੇ ਇਸ ਕਰਕੇ ਮੈਨੂੰ ਇਕ ਵਾਰੀ ਬੜੀ ਮਾਰ ਪਈ ਉਸ ਤੋਂ ਬਾਦ ਮੈਂ ਠੀਕ ਹੋਗੀ ਤੇ ਪੜ੍ਹਾਈ ਵਿਚ ਠੀਕ ਹੋਗੀ ਸੀ ਜਦ ਉਸ ਤੋਂ ਬਾਦ ਕਿਉਕਿ ਜਦ ਵੱਡੇ ਹੀ ਆਹ ਆਪਣੀ ਸਖਤੀ ਨਹੀਂ ਦਿਖਾਣਗੇ ਤਾ ਬੱਚੇ ਫਿਰ ਆਪਣੀ ਮਨਮਾਨੀ ਕਰਦੇ ਹਨ ਤੇ ਉਣ ਫਿਰ ਮੈਂ ਮਮ ਮੇਰੀ ਮਾਤਾ ਜੀ ਨੇ ਮੈਨੂੰ ਸਖਤੀ ਕੀਤੀ ਹੈ ਤੇ ਹੁਣ ਕਹੀ ਜਾਕੇ ਆਪਣਾ ਮੈਂ ਖੁਦ ਪੜ੍ਹਾਉਂਦੀ ਹਾਂ ਹੁਣ ਮੈਂ ਹੁਣ ਪੜ੍ਹਾ ਰਹੀ ਹਾਂ ਤੇ ਅੱਛਾ ਹੈ ਹੁਣ ਕਹਿਨੀ ਆ ਕੇ ਅੱਛਾ ਹੈ ਸਖਤੀ ਮੇਰੇ ਤੇ ਹੈ ਤੇ ਹੁਣ ਆਪਣੇ ਤੇ ਮੈਂ ਖੜੀ ਹਾਂ ਤੇ ਅੱਛਾ ਹੈ ਬੋਹੋਤ ਅੱਛਾ ਹੈ ਮਾਤਾ ਪਿਤਾ ਦੀ ਆਰ ਵੀ ਹੁੰਦਾ ਹੈ ਸਖਤੀ ਵੀ ਹੁੰਦੀ ਹੈ ਅੱਛਾ ਲੱਗਦਾ ਹੈ ਨਹੀਂ ਤਾ ਹੁਣ ਇਸ ਟਾਈਮ ਪਤਾ ਲੱਗਦਾ ਹੈ ਕਿ ਇਸ ਵਖਤ ਖਤ ਪਤਾ ਲੱਗਦਾ ਹੈ ਸਖਤੀ ਅਰ ਕਰਨੀ ਚਾਹੀਦੀ ਹੈ। ਤੇ ਬੋਹੋਤ ਅੱਛਾ ਬੀਤ ਜਾਂਦਾ ਹੈ ਪੂਰਾ ਦਿਨ ਕਿਵੇਂ ਬੀਤਦਾ ਹੈ ਪਤਾ ਹੀ ਨਹੀਂ ਲੱਗਦਾ ਕੰਮ ਕਾਰ ਵਿਚ ਕਦੀ ਬੈਠੋ ਕਦੇ ਕੁਝ ਕਰੋ ਪਤਾ ਹੀ ਨਹੀਂ ਲੱਗਦਾ ਕਿਵੇਂ ਬੀਤ ਜਾਂਦਾ ਹੈ ਤੇ ਮੈਨੂੰ ਖਾਣੇ ਵਿਚ ਮਿੱਠਾ ਬੜਾ ਪਸੰਦ ਹੈ ਤੇ ਮਿੱਠੇ ਬੋਹੋਤ ਜ਼ਿਆਦਾ ਪਸੰਦ ਹੈ ਮੈਨੂੰ ਸਭ ਅੱਛਾ ਲੱਗਦਾ ਹੈ ਸਾਰੇ ਮਤਲਬ ਕਿ ਖਾਣੇ ਖੁਣੇ ਵਿਚ ਵੀ ਸਬਜ਼ੀਆਂ ਵੀ ਬੋਹੋਤ ਅੱਛੀਆਂ ਲੱਗਦੀਆਂ ਹਨ। ਸਬਜ਼ੀਆਂ ਵਿਚ ਹਰ ਸਬਜ਼ੀ ਮੈਂ ਖਾ ਲੈਂਦੀ ਹਾਂ ਦਾਲ ਯਾ ਰਸ ਸਭ ਅੱਛਾ ਲੱਗਦਾ ਹੈ ਮੈਨੂੰ। ਤੇ ਪਹਿਲੇ ਮੈਂ ਨੀ ਖਾਂਦੀ ਸੀ ਪਰ ਹੁਣ ਮੈਨੂੰ ਸਭ ਅੱਛਾ ਲੱਗਦਾ ਹੈ ਕਰੇਲੇ ਤੋਂ ਮੈਨੂੰ ਬੋਹੋਤ ਨਫਰਤ ਸੀ ਹੁਣ ਕਰੇਲੇ ਤੋਂ ਵੀ ਅੱਛਾ ਲੱਗਦਾ ਹੈ ਮੈਨੂੰ ਕਰੇਲਾ ਬੋਹੋਤ ਪਸੰਦ ਹੈ ਤੇ ਪਹਿਲੇ ਮੈਂ ਨੀ ਖਾਂਦੀ ਸੀ ਮੈਂ ਵਿਆਹ ਤੋਂ ਪਹਿਲੇ ਨਹੀਂ ਖਾਂਦੀ ਸੀਗੀ ਮੈਨੂੰ ਨਹੀਂ ਪਸੰਦ ਸੀ ਪਰ ਆਇਸਤੇ ਆਇਸਤੇ ਵਿਚ ਹੁਣ ਅਹ ਮੈਨੂੰ ਅੱਛਾ ਲੱਗਣ ਲੱਗ ਗਿਆ

ਤੇ ਮੈਨੂੰ ਬੋਹੋਤ ਅੱਛਾ ਲੱਗਦਾ ਹੈ ਕਰੇਲਾ ਖਾਣਾ ਕਰੇਲੇ ਦੀ ਸਬਜ਼ੀ ਬੋਹੋਤ ਅੱਛੀ ਲੱਗਦੀ ਹੈ ਕਰੇਲੇ ਵਿਚ ਆਲੂ ਵਿਚ ਪਾ ਕੇ ਬੋਹੋਤ ਅੱਛਾ ਲੱਗਦਾ ਹੈ ਓਹਨੂੰ ਤਲ ਕੇ ਤੇ ਦੋਨ੍ਹਾਂ ਨੂੰ ਤਲ ਕੇ ਸਬਜ਼ੀ ਬਣਾ ਕੇ ਬੋਹੋਤ ਅੱਛਾ ਲੱਗਦਾ ਹੈ ਮੈਨੂੰ ਨਾਲ ਦਹੀਂ ਬੋਹੋਤ ਅੱਛਾ ਲੱਗਦਾ ਹੈ ਦਹੀਂ ਦੇ ਨਾਲ ਦਹੀਂ ਤਾ ਮੈਂ ਹਰ ਸਬਜ਼ੀ ਵਿਚ ਨਾਲ ਖਾਂਦੀ ਹਾਂ ਨਾਲ ਰੱਖ ਕੇ ਖਾਂਦੀ ਹਾਂ ਦਹੀਂ ਬੜਾ ਵਧੀਆ ਲੱਗਦਾ ਹੈ ਮੈਨੂੰ ਤੇ ਇਸ ਮਿੱਠੇ ਵੀ ਚੀਜ਼ ਬੋਹੋਤ ਅੱਛਾ ਲੱਗਦਾ ਹੈ ਤੇ ਮੈਂ ਸਭ ਕੁਝ ਬਣਾ ਲੈਂਦੀ ਹਾਂ ਤੇ ਅੰਡੇ ਮੈਨੂੰ ਬੋਹੋਤ ਅੱਛੇ ਲੱਗਦੇ ਹਨ ਤੇ ਸਭ ਕੁਝ ਨਵੇਂ ਨਵੀਆਂ ਚੀਜ਼ਾਂ ਮੈਂ ਬਨਾਵਾ ਮੈਨੂੰ ਅੱਛਾ ਲੱਗਦਾ ਹੈ ਦੇਖ ਕੇ ਸਭ ਕੁਝ ਅੱਛਾ ਵਧੀਆ ਲੱਗਦਾ ਹੈ ਤੇ ਮੈਂ ਆਪਣੇ ਘਰ ਵਾਲਿਆਂ ਨੂੰ ਖਿਲਾ ਖੋਆਵਾ ਬੋਹੋਤ ਵਧੀਆ ਲੱਗਦਾ ਹੈ ਹਰ ਤਰਫ ਤੇ ਓ ਵੀ ਮੈਨੂੰ ਪਿਆਰ ਦਿੰਦੇ ਹਨ ਮੈਂ ਵੀ ਮੇਰਾ ਵੀ ਫਰਜ ਹੈ ਕਿ ਓਹਨਾ ਦਾ ਮੈਂ ਧਿਆਨ ਦਵਾ ਤੇ ਬਸ ਏਹੀ ਹੁਬੀ ਜਾਂਦਾ ਹੈ ਬਈ ਕਰਦੇ ਕਰਦੇ ਵਿਚ ਪਤਾ ਹੀ ਨਹੀਂ ਲੱਗਦਾ ਸਮੇ ਕਿਵੇਂ ਬੀਤ ਜਾਂਦਾ ਹੈ ਕੁਝ ਨੀ ਪਤਾ ਲੱਗਦਾ ਏਦੇ ਵਿਚ ਤੇ ਅਹ ਹੋਰ ਬਸ ਏਹੀ ਸਭ ਕੁਝ ਚਲਦਾ ਰਹਿੰਦਾ ਹੈ ਬਸ ਆਈ ਕਿਥਰ ਕਦੀ ਜਾਣਾ ਕਦੀ ਕਿਥੇ ਜਾਣਾ ਮੇਰੀ ਸਹੇਲੀਆਂ ਕੋਲ ਤੇ ਮੇਰੀ ਸਹੇਲੀਆਂ ਕਦੀ ਖੁਦ ਆ ਜਾਂਦੀਆ ਨੇ ਕਦੀ ਮੈਂ ਚਲੀ ਜਾਂਦੀ ਹਾਂ ਤੇ ਅੱਛਾ ਬੀਤ ਜਾਂਦਾ ਹੈ ਸਮੇ hello ਹਾਂ ਸਰਦੀਆਂ ਵਿਚ ਸਰਦੀਆਂ ਦੀਆਂ ਮੇਰੇ ਮਨ ਸਰਦੀਆਂ ਦਾ ਮੌਸਮ ਮੇਰਾ ਮਨਪਸੰਦ ਮੌਸਮ ਹੈ

ਮੈਨੂੰ ਸਰਦੀ ਦੀਆ ਛੁਟਿਆ ਇੰਨਾ ਪਸੰਦ ਨੇ ਅਨਾ ਅੰਤਿਮ ਪਰੀਖਿਆ ਦੇ ਖਤਮ ਹੋਣ ਤੋਂ ਬਾਅਦ ਸ਼ੁਰੂ ਹੁੰਦੀਆਂ ਨੇ

ਤੇ ਸਰਦੀ ਦੀਆਂ ਛੁੱਟੀਆਂ ਦੌਰਾਨ ਮੈਂ ਭਾਬਨਾ ਦੇ ਆਪਣੇ ਨਾਨਾ ਨਾਨੀ ਦੇ ਘਰ ਜਾਨੀ ਆਂ ਮੇਰੇ ਮੇਰੇ ਹੋਮ ਚ ਜਿਹੜੇ ਚਾਚੇ ਜਾਂ ਜਿਵੇਂ ਭਰਾ ਹੋ ਗਏ ਉਹ ਉੱਥੇ ਹੀ ਰਹਿੰਦੇ ਨੇ

ਇਸ ਵਾਰੀ ਅਸੀਂ ਸਾਰੇ ਜਣੇ ਇਕੱਠੇ ਹੁੰਦੇ ਹਾਂ ਮਤਲਬ ਇਕੱਠੇ ਹੋ ਕੇ time ਬਿਤਾਉਨੇ ਆ ਵਾਹਵਾ ਮਜ਼ਾ ਆਉਂਦਾ ਹੈ ਸਾਰੇ ਜਣੇ ਨਾਨੇ-ਨਾਨੀ ਦੇ ਜਵਾਕ ਹੋ ਗਏ ਸਾਰੇ ਜਾਣੇ ਏਦਾਂ ਹੀ ਮਜ਼ਾ ਆਉਂਦਾ ਹੈ ਇਕੱਠੇ ਹੋਣ ਤੇ ਬਹੁਤ ਵਧੀਆ ਲੱਗਦਾ ਹੈ

ਅਸੀਂ ਸਾਰੇ ਜਣੇ ਇਕੱਠੇ ਹੁੰਦੇ ਹਾਂ ਜਿਵੇਂ ਚਾਹ ਚੁਹ ਪੀਨੇ ਆਂ ਸਰਦੀਆਂ ਦੇ ਮੌਸਮ ਦੇ ਵਿਚ ਵੈਸੇ ਹੀ ਚਾਹ ਵਧੀਆ ਲੱਗਦੀ ਹੈ ਬਹੁਤ ਸਾਰੇ

juice ਪੀਨੇ ਆਂ ਆਪਣੀ ਆਤ ਹੈ ਜਿਵੇਂ ਕੱਠੇ ਹੋ ਕੇ ਜਦ ਸੰਤਰੇ ਸੁਤਰੇ ਤੇ ਆਪਾਂ juice ਕੱਢ ਕੇ ਪੀਨੇ ਆਂ

ਮੇਰੀ ਦਾਦੀ ਸਰਦੀਆਂ ਦੇ ਵਿੱਚ ਵੱਖ ਵੱਖ ਪਿੱਠਾਂ ਬਣਾਉਂਦੀ ਹੈ ਅੱਛਾ ਹੁ ਮੇਰੀ ਵੀ ਬਣਾਉਂਦੀ ਹੈ

ਹੈ ਨਾ ਫੇਰ ਸਵੇਰ ਦਾ ਨਾਸ਼ਤਾ ਕਰਨ ਤੋਂ ਬਾਅਦ ਅਸੀਂ ਫੇਰ ਬਾਹਰ ਖੇਡਣ ਚਲੇ ਗਏ

ਅਸੀਂ cricket football ਬਾਹਰੀ ਖੇਡਾਂ ਖੇਡਦੇ ਉਨ੍ਹਾਂ ਤੁਸੀਂ ਨਹੀਂ ਖੇਡਦੇ ਹਾਂ ਅਸੀਂ ਬਹੁਤ ਖੇਡਦੇ ਹਾਂ

ਅੱਛਾ ਅਸੀਂ

ਸਾਨੂੰ ਸਰਦੀਆਂ ਹੀ ਪਸੰਦ ਨੇ ਸਰਦੀਆਂ ਹੀ ਪਸੰਦ ਹੈ ਸਾਰਿਆਂ ਨੂੰ ਸਰਦੀਆਂ ਹੀ ਵੈਸੇ ਨਾ ਜਿਹੜਾ ਪਤਝੜ ਦਾ ਮੌਸਮ ਹੁੰਦਾ ਹੈ ਬਸੰਤ ਰੁੱਤ ਉਹ ਵੀ ਵਧੀਆ ਹੁੰਦੀ ਹੈ

ਬਈ ਮੀਂਹ ਵੀ ਪੈ ਜਾਂਦਾ ਹੈ ਵਧੀਆ ਰਹਿੰਦਾ ਹੈ ਹਵਾ ਚਲਦੀ ਹੈ ਕੀ ਹੋ ਰਿਹਾ ਹੈ ਹੈਂ ਹੂ ਮੈਂ ਕਿਹਾ ਵਧੀਆ ਰਹਿੰਦਾ ਹੈ ਹੈਂ ਨਾ ਫੇਰ ਅਹ ਸ਼ਾਮ ਨੂੰ ਮੌਸਮ ਠੰਡਾ ਹੋ ਜਾਂਦਾ ਹੈ ਗਾ

ਪਰ ਸਰਦੀਆਂ ਦੇ ਵਿਚ ਹੁੰਦਾ ਸੀ ਗਾ ਸੁਣਦਿਆਂ ਨੇ ਸਾਰੇ ਘਰ ਦੇ ਅੰਦਰ ਹੀ ਰਹਿੰਦੇ ਨੇ ਬਾਹਰ ਨਹੀਂ ਨਿਕਲਦੇ

ਜਦੋਂ ਧੁੰਦ ਹੁੰਦੀ ਓਦੋਂ ਨਹੀਂ ਆਉਂਦੇ ਹਾਂ ਉਦੋਂ ਫੇਰ ਹੁੰਦਾ ਆਉਂਦੇ ਸਾਰੇ ਹੀ ਸਾਰੀ family ਇਕੱਠੀ ਹੋ ਕੇ ਫਿਰ time ਤੇ ਪਾਸ ਕਰ ਹੀ ਲੈਂਦੀ ਹੈ ਨਾ

ਹਾਂ ਸਾਡੇ ਵੀ ਇਹੀ ਹਿਸਾਬ ਹੈ ਜਿਹੜਾ ਗਰਮੀਆਂ ਦੇ ਵਿਚ ਹੁੰਦਾ ਹੈ ਚਿਪਚਿਪਾ ਜਿਹਾ ਮੌਸਮ ਹੁੰਦਾ ਹੈ ਹਾਂ ਉਹਦੇ ਚ ਮਜ਼ਾ ਨਹੀਂ ਆਉਂਦਾ

ਚਿਪਚਿਪ ਚਿਪਚਿਪ ਸਾਰੇ ਪਾਸੇ ਹੁੰਦੀ ਰਹਿੰਦੀ ਹੈ

ਇਕ ਤੇ ਮੱਛਰ ਇਹਨੇ ਹੁੰਦੇ ਨੇ ਉਦੋਂ ਉਸ ਵਾਲੇ ਮੌਸਮ ਦੇ ਵਿੱਚ ਮੱਛਰ ਮੱਛਰ ਮੱਖੀਆਂ ਤੇ

ਹੂ ਤਾਂ ਹੀ ਨਹੀਂ ਵਧੀਆ ਲੱਗਦਾ ਫੇਰ ਆਪਾਂ ਛੁੱਟੀਆਂ ਛੁੱਟੀਆਂ ਵੀ ਹੁੰਦੀ ਹੈ ਗਰਮੀ ਦੀ june july ਚ ਛੁੱਟੀਆਂ ਹੁੰਦੀਆਂ ਹੈਂ

ਘਰ ਦੇ ਅੰਦਰ ਸਾਰੇ ਨਾ ਫਿਰ ਕਿੱਥੇ ਜਾਣ ਜੋਗੇ

ਸਾਡੇ ਹੁਣ ਜਿਵੇਂ ਸਰਦੀਆਂ ਸਰਦੀਆਂ ਦੀ ਜਦੋਂ ਛੁੱਟੀਆਂ ਹੁੰਦੀਆਂ ਹੈ ਬੰਦਾ ਕਿੱਥੇ ਹੈ ਆ ਉਹ ਜਾਂਦਾ ਹੈ ਕੀ ਗਰਮੀਆਂ ਨਹੀਂ ਹੈ ਗੀ ਉਹ

ਹਾਂ ਸਹੀ ਗੱਲ ਹੈ

ਮੇਰੇ ਮਤਲਬ ਕੀ ਛੁੱਟੀਆਂ ਹੁੰਦੀਆਂ ਸੀ ਸਾਰੇ ਜਾਣੇ ਕਿੱਥੇ ਕਿਥੇ ਜਾਂਦੇ ਹੋ ਘੁੰਮਣ

ਗਰਮੀ ਦੀ ਛੁਟੀਈਆਂ ਦੇ ਵਿਚ ਅਸੀਂ shimla shumla ਜਾਂਦੇ ਹਾਂ

ਉਰਦੂ ਵਿਚ ਫਿਰ manali manually ਫਿਰ ਵਧੀਆ ਰਹਿੰਦਾ ਹੈ ਮੌਸਮ ਸਾਫ ਮਤਲਬ ਬਰਫ ਪੈਂਦੀ ਮਤਲਬ ਬਰਫ ਪੈਂਦੀ ਹੁੰਦੀ ਹੈ ਉਸ ਏਸ ਮੌਸਮ ਦੇ ਵਿੱਚ

ਬਾਰਿਸ਼ ਵਾਲੇ ਮੌਸਮ ਦੇ ਵਿੱਚ ਇਹ ਹੋ ਜਾਂਦਾ ਹੈ ਜੀ ਕਿ ਹਾਂ ਜਾਨਵਰ ਬੜੇ ਨਿਕਲਦਾ ਹੈ ਗਰਮੀਆਂ ਦੇ ਵਿਚ ਹਾਂ ਜਾਨਵਰ ਬਹੁਤ ਬਹੁਤ ਜ਼ਿਆਦਾ

ਹਾਂ ਆਮ ਤੌਰ ਤੇ ਗਰਮੀ ਦੀ ਛੁਟੀਈਆਂ ਦੇ ਵਿੱਚ ਵਿਦਿਆਰਥੀ ਦੀ ਜ਼ਿੰਦਗੀ ਦੇ ਵਿੱਚ ਸਭ ਤੋ ਖੁਸ਼ੀ ਦਾ ਸਮਾਂ ਹੁੰਦਾ ਹੈ ਵੈਸੇ ਤਾਂ

ਉਨ੍ਹਾਂ ਲਈ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਉਨ੍ਹਾਂ ਨੂੰ ਕੁਝ ਆਰਾਮ ਮਿਲਦਾ ਹੈ ਆਪਣੇ ਰੋਜ਼ਾਨਾ ਸਕੂਲੀ ਅਨੂਸੁਚੀ ਦਾ ਆਰਾਮ ਮਿਲਦਾ ਹੈ ਛੁਟੀਆਂ ਦੀ ਸਮਾਂ ਮੁਨਿਆਦ ਹਰ ਗਰਮੀ ਦੇ ਮੌਸਮ ਦੇ ਵਿਚ ਪਨਤਾਲੀ ਦਿਨ ਹੁੰਦੀ ਹੈ ਉਹ ਦੂਜੇ ਹਫਤੇ ਤੋਂ ਸ਼ੁਰੂ ਹੁੰਦਾ ਹੈ

ਉੱਚ ਗਰਮੀ ਦੇ ਵਿਚ ਆਰਾਮ ਕਰਨਾ ਅੰਤ ਅੰਤਿਮ ਪਰਿਚਯ ਤੋਂ ਬਾਅਦ ਵਿਦਿਆਰਥੀਆਂ ਨੂੰ ਲੰਬਾ break ਦੇ ਨਾ ਵਿਦਿਆਰਥੀਆਂ ਨੂੰ ਠੱਗਿਆ ਹੋਇਆ ਮਹਿਸੂਸ ਹੁੰਦਾ ਹੈ ਸਾਲਾਨਾ ਪ੍ਰੀਖਿਆਵਾਂ ਦੇ ਅੰਤ ਤੋਂ ਬਾਅਦ ਪਿਆਰ ਵਿਚ ਦਿਲਚਸਪੀ ਨਹੀਂ ਰਹਿੰਦੀ ਗੁਰਦੇ ਵਿਚ ਸਿਹਤ ਤੇ ਵਪਾਰਿਕ ਨੂੰ ਭਰਨ ਲਈ ਲਂਬੇ ਇਕ ਸਾਲ ਦਾ ਜ਼ਰੂਰਤ ਹੁੰਦੀ ਹੈ ਇਹਨੂੰ

ਇਸ season ਦੇ ਵਿਚ ਦਿਨ ਨਿੱਗੇ ਹੁੰਦੇ ਨੇ ਤੇ ਰਾਤ ਘੱਟ ਹੁੰਦੀ ਹੈ ਇਹ march ਦੀ ਸ਼ੁਰੂਆਤ ਤੋਂ ਸ਼ੁਰੂ ਹੁੰਦਾ ਹੈ

ਮਹੀਨੇ ਦੇ ਕਾਰਨ ਸਾਡੇ ਸਰੀਰ ਲਈ ਬਹੁਤ ਅਹ ਜ਼ਿਆਦਾ ਸ਼ਾਂਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ march ਨੂੰ ਫੇਰ ਨੂੰ ਗਰਮੀ ਦੇ ਦਿਨ ਸ਼ੁਰੂ ਹੋ ਜਾਂਦੇ ਨੇ ਹਾਂ ਉਸ ਮਹੀਨੇ ਸਬ ਅਹ ਉਨ੍ਹਾਂ ਨੂੰ ਸਰਦ ਗਰਮ ਮਾਹੌਲ ਕਰਕੇ cover ਕਰਦਾ ਹੈ

ਇਸ season ਦੇ ਦੌਰਾਨ ਸੂਰਜ ਸੂਰਜ ਦੀਆਂ ਕਿਰਨਾਂ ਬਹੁਤ ਜ਼ਿਆਦਾ burn ਹਨ ਤੇ ਲੋਕਾਂ ਵਿਚ ਆਪਣੇ ਘਰ ਤੋਂ ਬਾਹਰ ਨਹੀਂ ਆਉਣਾ ਚਾਹੁੰਦੇ ਗਰਮ ਹਵਾ ਲੱਗਦੀ ਐ ਮਨੁੱਖੀ ਸਰੀਰ ਦੇ ਭਾਵ ਜਾਂ ਪਾ ਸਕਦੀ ਹੈ ਇਸ season ਦੌਰਾਨ ਸਾਰੀ ਧਰਤੀ ਗਰਮ ਹੋ ਜਾਂਦੀ ਹੈ ਅਤੇ ਅਹ ਇਸ ਨੂੰ ਪਸੀਨਾ ਆਉਣ ਲੱਗ ਜਾਂਦੇ ਨੇ

ਤੇ ਇਹ ਲੈਕੇ ਆ ਫੇਰ ਪਤਾ ਕੀ ਗਰਮੀਆਂ ਵਿਚ ਤਾਂ ਗਮਲੇ ਗੁੰਮਲੇ ਜੁੜੇ ਹੁੰਦੇ ਹਨ ਨਾ ਉਹ ਵੀ ਸੁੱਕ ਜਾਂਦੇ ਨੇ ਸੁੱਕ ਜਾਂਦੇ ਸੁੱਤੇ ਪਏ

ਹੋਰ

ਪੱਤਝੜ ਦੇ ਮੌਸਮ ਤੇ ਪੱਤਝੜ ਦੇ ਮੌਸਮ ਜਦੋਂ ਉਹ ਹੁੰਦਾ ਹੈ ਨਾ ਬਸੰਤ ਬਸੰਤ ਆਉਂਦੀ ਬਸੰਤ ਵਾਲਾ ਵਧੀਆ ਹੁੰਦਾ ਹੈ

ਤੇ ਉਦੋਂ ਜਾਣ ਤੋਂ ਬਾਅਦ ਗੁਢੇ ਗੁਢੇ ਉਡਾਨ ਦੇ ਜੋਗੇ ਹੁੰਦੇ ਹੈ

ਹਾਂ ਬਸੰਤ ਦੇ ਦਿਨ

ਇੱਕ ਤੇ ਸ਼ਾਮ ਸ਼ਾਮ ਤੱਕ ਮੌਸਮ ਸਹੀ ਰਹਿੰਦਾ ਹੈ ਫਿਰ ਹੁੰਮਸ ਹੋ ਜਾਂਦੀ ਹੈ

ਰਾਤ ਨੂੰ ਫਿਰ ਉਹੀ ਹਾਲ ਠੰਡ ਹੋ ਜਾਂਦੀ ਹੈ ਮਤਲਬ mix ਜੇਹਾ ਮੌਸਮ ਹੁੰਦਾ ਹੈ ਸਹੀ ਰਹਿੰਦਾ ਹੈ ਹਾਂ ਕਈ ਮੌਸਮ ਏਹੈ ਆ ਜਾਂਦਾ ਹੈ ਕਿ ਸਾਰਾ ਸਾਰਾ ਦਿਨ ਧੁੱਪ ਵੀ ਨਹੀਂ ਨਿਕਲਦੀ ਹਾਂ ਉਹ ਤੁਦ ਪਰਦੀ ਰਹਿੰਦੀ ਹੈ ਤੁਦ ਪਰਦੀ ਰਹਿੰਦੀ ਹੈ ਗਰਮੀ ਉਹੋ ਜਿਹਾ ਸਰੀਰ ਜਕੜਿਆ ਰਹਿੰਦਾ ਹੈਂ ਠੰਢ

ਨਾ ਕਿਤੇ ਜਾਣ ਜੋਗਾ ਨਾ ਜਾਣਦੇ ਗਾ ਬਸ ਮੱਛੀ ਜਾਣਦਾ ਠੰਡ ਨਾਲ ਸਰੀਰ